ਉਹ ਮਤਲਬ ਉਹਨਾ ਨੇ ਖਾਸ ਰੱਖਿਆ ਵਿਆ ਸੀ ਵੀ ਜਿਹੜਾ ਬੰਦਾ ਇਹ ਸਾਰੀਆਂ ਚੀਜ਼ਾਂ ਖਾ ਕੇ ਸਾਨੂੰ ਦੱਸੂਗਾ ਵੀ ਇਹਦਾ taste ਕਿਹੋ ਜਿਹਾ

ਵਾਓ ਫੇਰ ਕੀ ਲਿਆ ਕਿਸੀ ਨੇ ਕਿਸੇ ਚ ਇੰਨੀ ਉਹ ਨੀ ਸੀਗਾ ਅਗਲਾ ਦੇਖ

ਤੇ ਮਤਲਬ ਕਿ ਇੱਦਾਂ ਹੁੰਦਾ ਕੀ ਵਿਆਹਵਾਂ ਚ ਆਪਾਂ ਜਾਈਏ ਤਕਰੀਬਨ ਤੇ ਆਪਾਂ ਨੂੰ ਇਹ ਵੀ ਹੁੰਦਾ ਕਿ ਆਪਾਂ ਨੂੰ taste ਜਰੂਰ ਕਰ ਲਿੰਦੇ ਹਾਂ ਹਰ ਚੀਜ਼

taste ਚ ਆਪਣਾ ਬੱਸ ਇੰਨਾ ਪੇਟ ਭਰ ਜਾਂਦਾ

ਕੋਈ ਮਤਲਬ ਕੀ ਰੋਟੀ ਖਾਨ ਦੀ ਤਾਂ capacity ਬੱਚਦੀ ਹੀ ਨਹੀਂ

ਸਭ ਤੋਂ ਪਹਿਲਾਂ ਤਾਂ ਅਮ ਸਭ ਤੋਂ ਪਹਿਲਾਂ ਤਾਂ ਜਾਂਦੇ ਸਾਰ ਗੋਲ ਗੱਪੇ ਦੀਆਂ ਸਟੋਲਾਂ ਸੀਗੀਆ

ਤਿੰਨ ਚਾਰ ਤਰ੍ਹਾਂ ਦੇ ਗੋਲ ਗੱਪੇ ਸੀਗੇ ਫਿਰ ਚਾਰ ਪੰਜ ਤਰ੍ਹਾਂ ਦੀਆਂ ਟਿੱਕੀਆਂ ਸੀਗੀਆਂ ਮਤਲਬ

ਸਾਰੀਆਂ taste ਕੀਤੀਆਂ ਗੋਲ ਗੱਪੇ ਵੀ ਸਾਰੇ ਖਾਦੇ ਟਿੱਕੀਆਂ ਵੀ ਸਾਰੀਆਂ ਖਾਦੀਆਂ ਬੱਸ ਉਸ ਤੋਂ ਬਾਅਦ ਨਾ ਹੋ ਗਈ ਬੱਸ ਹੁਣ ਨਹੀਂ ਕੁੱਝ ਖਾਣਾ ਹੈਗਾ ਹੁਣ ਖਾ ਹੋਣਾ

ਗੋਲ ਗੱਪੇਆਂ ਦੀ ਵੀ ਮਤਲਬ ਕੀ ਇੱਦਾਂ ਦੀਆਂ ਸਟਾਲਾਂ ਲੱਗਦੀਆਂ ਸੀ ਮਤਲਬ ਉੱਥੇ ਵਿਆਵਾਂ ਚ ਵੀ ਅਹ ਗੋਲ ਗੱਪੇ ਵੀ ਪਲੇਟ ਵਿੱਚ ਆਪਨੇ ਆਪ ਚਾਰ ਪਾ ਕੇ ਦਿੰਦੇ ਜਿਹੜੀ ਤਰ੍ਹਾਂ ਦੀ ਮਰਜੀ ਆਪਾਂ ਪਾਣੀ

ਤੇ ਆਪਾਂ ਭਾਵੇਂ ਮਿੱਠੇ ਮਿੱਠੇ ਵਾਲਾ ਲਓ ਖੱਟਾ ਲਓ ਜੋ ਮਰਜੀ ਜਿਹੜਾ ਮਰਜੀ ਪਾਣੀ ਪਾ ਸਕਦੇ ਹਾਂ ਹਨਾ ਹਾਂ ਤੇ ਮਤਲਬ ਬਹੁਤ ਵਧੀਆਂ ਵਿਆਹ ਸੀ ਅਸੀਂ ਇੰਨਾ ਨੱਚੇ ਇੰਨਾ ਜਿਆਦਾ ਨੱਚੇ ਬਹੁਤ ਮਤਲਬ ਬਹੁਤ enjoy ਕੀਤਾ ਅੱਛਾ ਹਾਂ ਕਿਹਦੇ ਮਾਸੀ ਦੇ ਮਾਸੀ ਦੇ ਹਨਾ ਬੇਟੇ ਦਾ ਸੀ

ਅੱਛਾ ਤਾਏ ਦੇ ਮੁੰਡੇ ਦਾ ਸੀਗਾ ਅੱਛਾ ਤੁਸੀਂ ਹੈ ਕਿਹੜੀ ਜਗ੍ਹਾ ਤੋਂ ਘਮੰਡਗੜ ਤੋਂ ਨਾ

ਠੀਕ ਹੈ ਠੀਕ ਹੈ ਤੇ ਹੋਰ ਮਤਲਬ ਕੀ ਵਧੀਆ enjoy ਕੀਤਾ ਵਿਆਹ ਜਾਕੇ

ਅੱਛਾ ਤੇ ਮਤਲਬ ਇੱਦਾਂ ਹੈ ਕੀ ਵਿਆਹ ਤੇ ਖਾ ਖਾ ਕੇ ਬੰਦੇ ਦਾ ਮਨ ਇੰਨਾ ਉਹ ਹੋ ਜਾਂਦਾ

ਭੁੱਖ ਲੱਗਣ ਲੱਗ ਜਾਂਦੀ ਹੈ ਮੈਂ ਆਹ ਛੱਡਾਆਈ ਹਾਏ ਮੈਂ ਆਹ ਛੱਡੇਆਈ ਦੱਸ ਹਾਂ ਇੱਦਾਂ ਹੀ ਹੁੰਦਾ ਘਰੇ ਆਕੇ ਦਿਲ ਕਰਦਾ ਕਿ ਹਾਏ ਹੁਣ ਸਾਡੇ ਅੱਗੇ ਆ ਜਾਵੇ ਅਸੀਂ

ਹਫਤਾ ਪਹਿਲਾਂ ਹੀ ਆਪਾਂ plan ਬਣਾਂਨ ਲੱਗ ਜਾਂਦੇ ਹਾਂ ਕੇ ਵਿਆਹ ਆਉਣ ਵਾਲਾ ਅਸੀਂ ਆਹ ਵੀ ਖਾਣਾ

ਕੁੱਝ ਵੀ ਨੀ ਖਾਦਾ ਜਾਂਦਾ ਹੈਗਾ ਵਿਆਹ ਨੂੰ ਤਾਂ ਬੱਸ ਇੱਦਾਂ ਹੀ ਹੁੰਦਾ

ਮਤਲਬ ਬਹੁਤ ਵਧੀਆ ਕੁੜੀ ਆਲਿਆਂ ਵੱਲੋ ਵੀ ਬਹੁਤ ਵਧੀਆ arrangement ਕੀਤਾ ਹੋਇਆ ਸੀਗਾ tent ਵੀ ਇੰਨਾ ਸੋਹਨਾ ਲਾਇਆ ਹੋਇਆ ਸੀ ਉਹਨਾ ਨੇ

ਠੀਕ ਕੁੜੀ ਵਾਲੇ ਵੀ ਮਤਲਬ ਅਹ ਵਧੀਆ ਘਰਵਾਲੇ ਅਹ ਵਧੀਆ ਹਾਂ ਦੀਦੀ ਕੁੜੀ ਸਰਕਾਰੀ job ਕਰਦੀ ਹੈ ਉਹਦਾ brother ਵੀ ਸਰਕਾਰੀ job ਕਰਦਾ

ਅੱਛਾ ਪਰ Italy ਤਾਂ ਇੰਨਾ ਨਹੀਂ ਮੰਨਦੇ ਹੈਗੇ Italy ਚ ਵੀ ਬੱਚਿਆਂ ਦੀ ਪੜੁਈ ਪੜੁਈ ਦਾ ਘੱਟ ਹੀ ਹਾਂ ਇੰਨੀ ਨਹੀਂ ਹੈਗੀ Italy ਚ ਹਾਂ ਦੀਦੀ ਫੇਰ ਉਹੀ ਕਹਿਰੇ ਸੀਗੇ ਕਹਿੰਦੇ ਵੀ ਅਸੀਂ ਹੁਣ ਛੋਟੇ country ਚ ਆ ਤਾਂ ਉਹ ਤੋਂ ਬਾਅਦ ਅਸੀਂ ਬੜੀ country ਵਿੱਚ ਚਲੇ ਜਾਵਾਂਗੇ ਹਾਂ Italy ਚ ਐਵੇਂ ਕਿ Italy ਚ ਪੈਸਾ ਤਾਂ ਹੈਗਾ ਐ ਹਨਾ Italy ਚ ਕੰਮ ਵੀ ਹੈਗਾ ਏ ਪਰ Italy ਚ ਬੱਚਿਆਂ ਦਾ ਨਹੀਂ ਹੈਗਾ

ਵੀ ਮਤਲਬ ਕੀ ਬੱਚਿਆਂ ਦੀ Italy ਦੀ ਪੜ੍ਹਾਈ ਜਿਹੜੀ ਹੈ ਉਹ ਹੋਰ ਕਿਸੇ ਦੇਸ਼ ਚ ਨਹੀਂ ਚੱਲਦੀ ਹੈਗੀ

ਹਾਂ ਮੇਰੀ ਵੀ ਬੇਟੀ ਦੀ marriage Italy ਦੇ ਮਤਲਬ ਕੀ Italy ਦੇ ਮੁੰਡੇ ਨਾਲ ਹੀ ਕੀਤੀ ਹੈ ਨਾ

ਤੇ ਉਹ ਵਧੀਆਂ ਹੈ ਮਤਲਬ ਕੇ ਹੁਣ ਉਹਨਾ ਨੇ ਚਲੇ ਜਾਣਾ ਇਸ ਮਹੀਨੇ ਵਿੱਚ ਭਾਵੇਂ ਚਲੇ ਜਾਣ ਭਾਵੇਂ ਅਗਲੇ ਮਹੀਨੇ ਚ ਚਲੇ ਜਾਣ

Italy ਜਾਏਗੀ ਬੇਟੀ ਮੇਰੀ ਵੀ ਤੇ ਉਹਨਾਂ ਦਾ ਵੀ ਏਦਾ ਹੀ ਹੈਂ ਮਤਲਬ Italy ਦੀ ਪੜ੍ਹਾਈ ਦਾ ਥੋੜਾ ਔਖਾ ਹੋ ਜਾਂਦਾ ਹੈ ਬੱਚੇ ਦੀ ਪੜਾਈ ਦਾ ਔਖਾ ਐ

ਹਮ ਚੱਲੋ ਪਰ ਉਹ ਤਾਂ ਐਵੇਂ ਕਿ ਚਲੋ ਸਰਕਾਰੀ job ਵਾਲੀ ਹੈ ਹਨਾ ਥੋੜਾ ਬਹੁਤ ਮਤਲਬ ਕੀ ਪੈਸਾ ਵੀ ਲਗਾ ਕੇ ਜਾਂ ਥੋੜਾ

Italy ਨੇ ਨਾਲ german ਦਾ ਜਲਦੀ ਬਣ ਜਾਂਦਾ ਹੈ

german ਦਾ ਜਲਦੀ ਬਣ ਜਾਂਦਾ Italy ਤੋਂ ਹੋਰ ਦੀਦੀ ਤੁਸੀਂ ਨਹੀਂ ਗਏ ਕਿਸੇ ਦੇ ਵਿਆਹ ਦੇ ਵਿੱਚ ਅਸੀਂ ਗਏ ਸੀ ਪਿਛਲੇ ਮਹੀਨੇ ਗਏ ਸੀ ਅਸੀਂ ਵਿਆਹ ਤੇ ਅਸੀਂ ਇੰਨਾ enjoy ਕੀਤਾ ਅਸੀਂ ਵੀ ਬੱਸ ਬਹੁਤ ਵਧੀਆ ਵਿਆਹ ਸੀਗਾ ਮੁੰਡਾ ਬਾਹਰ ਤੋਂ ਆਇਆ ਸੀਗਾ

ਤੇ ਕੁੜੀ ਇੱਧਰ ਦੀ ਸੀਗੀ ਨਾ ਕੁੜੀ ਵੀ Canada ਦੀਓ ਹੀ ਸੀਗੀ ਤੇ ਮੁੰਡਾ ਵੀ ਬਾਹਰੋਂ ਆਇਆ ਆਇਗਾ ਤੇ ਬੱਸ ਉਹਨਾ ਨੇ marriage ਕਰਾਕੇ ਉਹਨਾ ਨੇ ਬਾਹਰ ਚਲੇ ਜਾਣਾ ਸੀਗਾ ਇਸ ਮਹੀਨੇ ਚ ਸ਼ਾਇਦ ਉਹਨਾ ਨੇ ਚਲੇ ਜਾਣਾ

ਤੇ ਉਹਨਾ ਉੱਥੇ ਵੀ ਵਿਆਹ ਤੇ ਅਸੀਂ ਇੰਨਾ ਵਧੀਆਂ ਵਿਆਹ ਕੀਤਾ ਉਹਨਾ ਨੇ ਵੀ ਬਹੁਤ ਜਿਆਦਾ ਵਧਿਆ ਵਿਆਹ ਕੀਤਾ ਪਰ ਲੋਕ ਇੰਨੇ ਜਿਆਦਾ ਇੱਕਠੇ ਹੋ ਗਏ ਸੀ ਇੰਨਾ ਇੱਕਠ ਸੀਗਾ ਉੱਥੇ ਕੀ ਸਮਝ ਹੀ ਨਹੀਂ ਸੀ ਆਉਂਦੀ ਹੈਗੀ

ਪੈਲੇਸ ਚ ਇੱਦਾਂ ਹੀ ਹੁੰਦਾ ਆਪਣੇ ਦਾ ਪਤਾ ਹੀ ਨਹੀਂ ਲੱਗਦਾ ਪਰਾਏ ਦਾ ਪਤਾ ਹੀ ਨਹੀਂ ਲੱਗਦਾ

ਕਿਹੜੇ ਨੇ ਦੱਸ ਅੱਧਿਆਂ ਦੀ ਤਾਂ ਰਿਸ਼ਤੇਦਾਰਾਂ ਦੀ ਇੰਨੀ ਪਹਿਚਾਣ ਵੀ ਨਹੀਂ ਆਈ ਪਤਾ ਨਹੀਂ ਇੰਨਾ ਕਿੱਥੋਂ ਆਏ ਮਤਲਬ ਕੀ ਸਾਰੇ ਮਤਲਬ ਉੱਦਾਂ ਭਾਵੇਂ ਆਪਾਂ ਕਿਸੀ ਰਿਸ਼ਤੇਦਾਰ ਨੂੰ ਮਿਲੀਏ ਨਾ ਮਿਲੀਏ ਪਰ marriage time ਜਾਂ ਹਨਾ

ਜਾਨੀ ਕੀ ਜਿਹੜਾ ਘਰ ਦਾ ਵਿਆਹ ਹੁੰਦਾ ਉਹਦੇ ਚ ਪਤਾ ਲੱਗ ਜਾਂਦਾ ਵੀ ਆਹ ਫਲਾਨਾ ਹੈ

ਭੂਆ ਹੈ ਆਹ ਉਹ ਹੈ ਪੈਲੇਸ ਦੇ ਵਿਆਹ ਚ ਨਹੀਂ ਪਤਾ ਲੱਗਦਾ ਕਿਉਂਕਿ ਉੱਥੇ ਜੰਤਾ ਹੀ ਬਹੁਤ ਇੱਕਠੀ ਹੋਈ ਹੁੰਦੀ ਹੈ ਬਹੁਤ ਇੱਕਠ ਸੀਗਾ ਫੇਰ ਉੱਥੇ ਅਸੀਂ ਇਕ ਹੋਰ ਚੀਜ ਵੀ ਦੇਖੀ ਸੀਗੀ

ਚ ਮਤਲਬ ਬਾਹਰ ਨਾ collage ਦੇ ਮੁੰਡੇ ਕੁੜੀਆਂ ਜਿੱਦਾਂ collage ਅਹ hostel ਦੇ ਕੋਲ ਜਿਵੇਂ ਮੁੰਡੇ ਕੁੜੀਆਂ ਹੁੰਦੇ ਨੇ

ਤੇ ਉਹਨਾ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਵਿਆਹ ਹੈ ਕਿੱਥੋਂ ਦਾ

ਕਿਹੜੀ ਜਗ੍ਹਾ ਦੇ ਨੇ ਉਹ ਨੇ ਉੱਥੇ ਭਾਈ ਤਿੰਨ ਚਾਰ ਮੁੰਡੇ ਇਸ ਤਰ੍ਹਾਂ ਖਾਨ ਆ ਗਏ ਵੀ ਮਤਲਬ ਕੇ ਇੱਕਠੇ ਹੋ ਕੇ ਮਤਲਬ ਕਿ ਸੋਹਣੀ ਉਹਨਾ ਨੇ ਟੋਹਰ ਕੱਢੀ ਹੋਈ ਪੱਗਾਂ ਬੰਨੀਆ ਹੋਈਆਂ

ਤੇ ਉਹ ਇਸ ਤਰ੍ਹਾਂ ਹੀ ਵਿਆਹ ਦੇ ਵਿੱਚ ਆ ਗਏ ਪੈਲੇਸ ਦੇ ਕਿਉਂਕਿ ਪੈਲੇਸ ਚ ਵਿਆਹ ਚੱਲਦਾ ਤੇ ਉਹਨਾਂ ਨੇ ਉੱਥੇ ਮਤਲਬ ਕੇ ਵਧੀਆ ਉਹਨਾ ਨੇ ਵੀ ਅੱਜਕਲ ਪੈਲੇਸ ਆਲਿਆ ਨੂੰ ਵੀ ਹੁਣ ਪਤਾ ਕੇ ਇੱਦਾਂ ਦਾ ਕੰਮ ਹੋ ਰਹੇ ਨੇ

ਉਹਨਾ ਨੇ bouncers ਛੱਡੇ ਹੋਏ ਸੀ ਉਹਦੇ ਵਿੱਚ ਪੈਲੇਸ ਚ

ਤੇ ਜਦੋਂ ਉਹਨਾ ਨੂੰ ਇਹ ਪਤਾ ਲੱਗਿਆ ਕਿ ਇਹ ਮੁੰਡੇ ਲੱਗਦਾ ਕੀ ਇਹ

ਤੇ ਇੱਕ ਭਾਈ ਉਹ ਜਦੋਂ ਉਹਨਾ ਨੂੰ ਪਤਾ ਲੱਗਿਆ ਕਿ ਇਹ ਮੁੰਡੇ ਤਿੰਨ ਚਾਰ ਬਾਹਰ ਦੇ ਮੁੰਡੇ ਨੇ ਵੀ ਇਹ ਆਪਣੀ ਰਿਸ਼ਤੇਦਾਰ ਚ ਨਹੀਂ ਆਉਂਦੇ ਹੈਗੇ ਉਹਨਾ ਨੇ ਤਾਂ ਉਹ ਮੁੰਡਿਆਂ ਨੂੰ ਫੜ ਲਿਆ ਸੀਗਾ ਉੱਥੇ ਜਦੋਂ ਉਹਨਾ ਨੂੰ ਫੜੀਆਂ ਭਾਈ ਉਹ ਮੁੰਡੇ ਬਹੁਤ ਜਿਆਦਾ ਡਰ ਗਏ

ਉਹਨਾ ਨੂੰ ਥਾਣੇ ਚ ਫੜਾ ਦਿੱਤਾ ਗਿਆ ਪਰ ਇੰਨਾ ਮਤਲਬ ਉਹ ਮੁੰਡੇ ਡਰੇ ਹੋਏ ਸੀ ਇੰਨੇ ਹੱਥ ਜੋੜੇ ਉਹਨਾ ਨੇ ਇੰਨੀਆਂ ਮਿੰਤਾਂ ਕਰੀਆਂ ਕਿ ਮਿਲਿਆ ਕਿ ਤੁਸੀਂ

ਤੁਸੀਂ ਕਿਸੇ hotel ਚ ਜਾਓ ਜਾਂ ਕਿਤੇ ਵੀ ਚਲੇ ਜਾਓ ਪਰ ਅੱਜਕਲ ਇਹ ਵੀ ਬਹੁਤ ਜਿਆਦਾ ਚੱਲਿਆ ਹੋਇਆ

ਵਿਆਵਾਂ ਦੇ ਵਿੱਚ ਇਸ ਤਰ੍ਹਾਂ ਖਾਨ ਚਲੇ ਜਾਂਦੇ ਨੇ ਤੇ ਉੱਥੇ ਜਾਕੇ ਫੜੇ ਵੀ ਜਾਂਦੇ ਨੇ ਹੁਣ ਤਕਰੀਬਨ ਪੈਲੇਸਾਂ ਚ

ਜਿਆਦਾਤਰ ਤਾਂ ਵੱਡੇ ਪੈਲੇਸਾਂ ਚ ਜਿਆਦਾ ਕੀਤਾ ਹੋਇਆ ਕਿ ਜਿਹੜਾ ਉਹਨਾ ਨੂੰ ਪਤਾ ਲੱਗ ਜਾਂਦਾ ਕਿ ਇਹ ਬਾਹਰ ਦੇ ਬੰਦੇ ਨੇ

ਹਾਂ ਬੱਸ ਉੱਥੇ ਵੀ ਇੱਦਾਂ ਹੀ ਹੋਇਆ ਸੀਗਾ ਅਸੀਂ ਤਾਂ ਆਪ ਇੰਨੇ ਡਰ ਗਏ ਸੀ ਪਰ ਅਸੀਂ ਵੀ ਕਿਹਾ ਸੀਗਾ ਬਹੁਤ ਮਤਲਬ ਵੀ ਚੱਲ ਕੋਈ ਗੱਲ ਨਹੀਂ ਹਨਾ ਬੱਚੇ ਨੇ ਇਹ ਵੀ ਕਿਸੇ ਦੇ ਬੱਚੇ ਨੇ ਜਾ ਕੁੱਝ ਵੀ ਆ ਪਰ ਉਹ ਨਹੀਂ ਸਮਝਦੇ ਉਹ ਕਹਿੰਦੇ ਨੇ ਕੇ ਜੇ ਕੱਲ ਨੂੰ ਤੁਹਾਡੇ ਕੋਈ ਮਤਲਬ ਕਿ ਚੋਰੀ ਹੋ ਜਾਂਦੀ ਹੈ ਜਾਂ ਕੋਈ ਵੀ ਇੱਦਾਂ ਦੀ ਕੋਈ ਗੱਲ ਹੋ ਜਾਂਦੀ ਹੈ ਫੇਰ ਤੁਸੀਂ ਬਰਦਾਸ਼ਤ ਕਰੋਗੇ ਫੇਰ ਤਾਂ ਸਾਰੀ ਗਲਤੀ ਪੈਲੇਸ ਆਲਿਆਂ ਦੀ ਕੱਢਣੀ ਹੈ ਕਿ ਪੈਲੇਸ ਆਲਿਆਂ ਦੀ ਗਲਤੀ ਹੈ ਪੈਲੇਸ ਆਲਿਆਂ ਦਾ ਜਿਹੜਾ ਲੱਖਾਂ ਇੰਨਾ ਇੰਨਾ ਮਤਲਬ ਕਿ ਉਹਨਾ ਨੇ ਆਪਨੇ

ਲੱਖਾਂ ਕਰੋੜਾ ਰੁਪਏ ਦੇ ਹਿਸਾਬ ਨਾਲ ਕਿੱਦਾਂ ਪਰ ਉਹਨਾ ਦੀ ਫਿਰ ਇੱਕ ਦਮ ਉਹਨਾ ਦੀ image ਖਤਮ

ਵੀ ਇੱਥੇ ਆਹ ਕੁੱਝ ਹੁੰਦਾ ਇੱਥੇ ਆਹ ਕੁੱਝ ਹੁੰਦਾ ਹੈ ਇੱਥੇ ਚੋਰੀਆਂ ਹੁੰਦੀਆਂ ਨੇ ਇੱਥੇ ਬਾਹਰਲੇ ਬੰਦੇ ਆਕੇ ਵਿੱਚ ਵੜ ਜਾਂਦੇ ਨੇ ਖਾਨ ਨੂੰ

ਤਾਂ ਦੀਦੀ ਪੈਲੇਸ ਚ ਚੋਰੀ ਵੀ ਹੋ ਜਾਂਦੀ ਹੈ ਕਦੇ ਕਿਸੀ ਦੀ ਕਿਉਂਕਿ ਹੁਣ ਉੱਥੇ ਵਿਆਹ ਦੇ ਵਿੱਚ ਕਈ ਸੋਨੇ ਦੀ ਚੀਜ ਪਾਕੇ

ਵੀ ਤਾਂਹੀਂ bouncer ਛੱਡੇ ਹੋਏ ਸੀਗੇ ਉਹਨਾ ਦੇ ਨਾਲ ਆਲੇ ਪੈਲੇਸ ਚ ਨਾ ਮਤਲਬ ਕਿ ਇੱਦਾਂ ਵਿਆਹ ਚ ਕੋਈ ਮਤਲਬ ਕੋਈ ਆ ਗਈ ladies ਆ ਗਈ ਸੀਗੀ ਮਤਲਬ ਕਿ ਉਹਨੇ ਉਹਨਾ ਦਾ ਜਿਹੜਾ ਕੁੜੀ ਦੇ ਤਕਰੀਬਨ ਕੁੜੀ ਵਾਲੀਆਂ ਕੋਲ ਜਾਂ ਮੁੰਡੇ ਵਾਲਿਆਂ ਕੋਲ ਤਕਰੀਬਨ

ਉਹਨੇ ਆਪਨੇ ਕਮਰੇ ਚ ਪਰਸ ਰੱਖਿਆ ਹੋਇਆ ਸੀਗਾ ਪਰਸ ਚ ਕਾਫੀ ਸੋਨਾ ਵੀ ਸੀਗਾ ਉਹ ਪਤਾ ਨਹੀਂ ਕਿੱਥੋਂ ਆਈ ਕਿੱਦਾਂ ਕੀਤਾ ਉਹਨੇ ਤੇ ਉਹਨਾਂ ਦਾ ਸਾਰਾ ਸੋਨਾ ਗਾਇਬ ਹੋ ਗਿਆ ਸੀਗਾ ਪਰਸ ਹੀ ਪਰਸ ਹੀ ਗਾਇਬ ਹੋ ਗਿਆ ਤੇ ਫਿਰ ਉਹਨਾ ਨੂੰ ਜਦੋਂ ਇੱਕ ਪੈਲੇਸ ਆਲਿਆਂ ਨੂੰ ਨਾਲ ਦਿਆਂ ਨੂੰ ਪਤਾ ਲੱਗਿਆ ਹਨਾ ਵੀ ਸਾਰੇ ਪੈਲੇਸਾਂ ਆਲੇ ਆਪਣਾ ਧਿਆਨ ਰੱਖਨ ਲੱਗ ਗਏ ਹੁਣ

ਕਿਸੇ ਤੇ ਵੀ ਰਹਿਮ ਕਰਦੇ ਹੈਗੇ ਕਹਿੰਦੇ ਨੇ ਵੀ ਜੇ ਮਤਲਬ ਜੇ ਸਾਡੇ ਤੇ ਕੱਲ ਨੂੰ ਕੋਈ ਗੱਲ ਆ ਜਾਵੇ ਤੇ ਸਾਡੇ ਲਈ ਤਾਂ ਇਹ ਗੱਲ ਬਹੁਤ

ਪੈਲੇਸ ਨੂੰ ਉਹ ਹੋਣ ਲੱਗ ਜਾਂਦਾ ਵੀ ਹਾਂ ਅਗਲਾ ਕਹਿੰਦਾ ਹੈ ਵੀ ਫੇਰ ਇਸ ਪੈਲੇਸ ਚ ਤਾਂ ਚੋਰੀ ਹੁੰਦੀ ਹੈ ਵੀ

ਬੁੱਕ ਨਹੀਂ ਕਰਨਾ ਹੈਗਾ ਇਸੇ ਕਰਕੇ ਫਿਰ ਉਹ ਹੁਣ ਇਹ ਵੀ ਨਹੀਂ ਸੋਚਦੇ ਹੈਗੇ ਕਿ ਸਾਡਾ ਮਤਲਬ ਕੇ ਮਤਲਬ ਕੇ ਕਿਸੀ ਦੇ ਬੱਚੇ ਨੇ ਜਾਂ ਕੁੱਝ ਉਹਨਾ ਨੇ ਤਾਂ ਆਪਣਾ ਪੂਰੀ ਕਾਰਵਾਈ ਕਰਨੀ ਹੈ ਉਹਨਾ ਨੇ ਫੜਾਨਾ ਵੀ ਹੈ ਉਹਨਾ ਨੇ ਕੁੱਟਨਾ ਵੀ ਹੈ

ਹਾਂ ਤੇ ਇੱਕ ਪੈਲੇਸ ਚ ਤਾਂ ਮੈਂ ਮਤਲਬ ਵੀ ਮੇਰਾ ਬੇਟਾ ਹੀ ਦੱਸਦਾ ਸੀਗਾ ਇੱਕ ਪੈਲੇਸ ਚ ਇੱਦਾਂ ਹੀ ਇੱਕ ਮੁੰਡੇ ਚੱਲ ਗਿਆ ਸੀਗਾ

ਉਹਨਾ ਨੇ ਕੁੱਝ ਵੀ ਨਹੀਂ ਸੀ ਕੀਤਾ ਹੈਗਾ ਮਤਲਬ ਕੀ ਉਹਨੇ ਮੁੰਡੇ ਨੇ ਕੀਤਾ ਵੀ ਕੁੱਝ ਨਹੀਂ ਸੀ ਹੈਗਾ ਉਹਨੇ ਸਿਰਫ ਇਹੀ ਦੇਖਿਆ ਸੀਗਾ ਵੀ ਚਲੋ ਹਨਾ ਪਿੱਛੇ ਮਤਲਬ ਕਿ ਜਿੱਦਾਂ ਮੁੰਡਿਆ ਨੂੰ ਹੁੰਦਾ ਕਿ ਅਸੀਂ ਪੀਣੀ ਆ

ਇੰਨੀ ਉੱਥੇ ਵੈਸੇ ਵੀ ਖੁੱਲੀ ਸ਼ਰਾਬ ਚੱਲ ਰਹੀ ਸੀ ਉੱਥੇ

ਬੋਲ ਬੋਤਲ ਚੋਰੀ ਕੀਤੀ ਉਹਨੂੰ ਨਹੀਂ ਸੀ ਪਤਾ ਹੈਗਾ ਕਿ ਇੱਥੇ ਕੈਮੇਰਾ ਲੱਗਿਆ ਹੈਗਾ ਜਦੋਂ ਉਹਦੇ ਬੋਤਲ ਚੱਕੀ ਤਾਂ ਜਦ ਹੀ ਕੈਮੇਰੇ ਚੋਂ ਦੇਖ ਕੇ ਜਦੇਂ ਹੀ ਉਹਨਾ ਨੇ ਆਕੇ ਫੜ ਲਿਆਂ ਫੇਰ ਤਾਂ ਮੁੰਡੇ ਨੇ ਬਹੁਤ ਹੱਥ ਪੈਰ ਜੋੜੇ ਸੀਗੇ ਬਹੁਤ ਜਿਆਦਾ ਮਤਲਬ ਕਿ

ਅਰ ਕਿੰਨੀ ਦਸ ਪਿਡਾਂ ਦੇ ਵਿੱਚ ਨਾਲ ਦਿਆਂ ਦੇ

ਮਤਲਬ ਕੇ ਅੱਜਕਲ ਨਾ ਇਹ ਮੁੰਡੇ ਵੀ ਇਹੀ ਡਰਦੇ ਨਹੀਂ ਹੈਗੇ ਕਿ ਇਸ ਚੀਜ ਦਾ ਇੰਜ਼ਾਮ ਕਿ ਹੋਏਗਾ

ਹੋਏਗਾ ਕਿੱਦਾਂ ਉਹ ਪੈਲੇਸਾਂ ਚ ਵੜ ਕੇ ਕਿੱਦਾਂ ਚੋਰੀ ਕਰਦੇ ਅੱਜਕਲ ਤਾਂ ਹਰੇਕ ਜਗ੍ਹਾ ਤੇ ਕੈਮੇਰੇ ਲੱਗੇ ਨੇ

ਘਰਦਿਆਂ ਦੀ ਬਦਨਾਮੀ ਘਰਦਿਆਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਸਾਡਾ ਬੱਚਾ ਕਿੱਥੇ ਗਿਆ

ਉਹ ਤੇ ਪੜ੍ਹਨ ਪੜ੍ਹਨ ਭੇਜਦੇ ਆ ਤੇ

ਹਾਂ ਪੈਲੇਸਾਂ ਚ ਜਾਕੇ ਇੱਦਾਂ ਦਾ ਕੰਮ

ਤੇ ਹੋਰ ਆਪਾਂ ਕਿਹੜੇ ਤੋਂ ਕਿਹੜੇ time ਕਿੱਥੇਂ ਤੱਕ ਪਹੁੰਚ ਗਏ ਪਰ ਹਨਾ ਇਹ ਵੀ

ਮੈਂ ਇੱਕ ਪਹਿਲਾਂ ਦੇਖ ਕੇ ਹਟੀ ਹਾਂ ਕਿ ਮਤਲਬ ਕਿ ਕਿੱਦਾਂ ਵਿਆਹ ਦੇ ਵਿੱਚ ਕਿਸ ਤਰ੍ਹਾਂ ਕਿਸੇ ਦੇ ਵਿਆਹ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਬਿਨਾਂ ਜਾਣੇ ਪਹਿਚਾਣੇ ਬਿਨਾਂ ਉਹਦੇ ਚ ਕਿੱਦਾਂ ਖਾਨ ਆ ਜਾਂਦੇ ਨੇ

ਮੋਹਾਲੀ ਪੈਲੇਸ ਆ ਉੱਥੇ ਬਿਨਾਂ card ਤੋਂ ਵੜਨ ਹੀ ਨਹੀਂ ਦਿੰਦੇ ਹੈਗੇ ਫਿਰ ਉਹੀ ਉਹਨਾਂ ਨੇ ਇਹੀ ਚੀਜ਼ ਲਗਾਈ ਏ

ਇੱਦਾਂ ਹੋ ਰਿਹਾ ਵੀ ਇੱਦਾਂ ਹੋ ਰਿਹਾ ਅੱਜਕਲ ਜਿਹੜੇ ਮੁੰਡੇ ਕੁੜੀਆਂ collage ਜਾਂਦੇ ਜਾ ਹੋਸਟਲਾ ਦੇ ਇੱਦਾਂ ਹੀ ਚਲੇ ਜਾਂਦੇ ਨੇ ਕਿਤੇ ਨਾ ਕਿਤੇ ਉਹੀ ਗੱਲ ਹੈ ਮਤਲਬ ਉਹ ਬਹੁਤ ਮਹਿੰਗਾ ਪੈਲੇਸ ਹੈ ਜਿਹੜਾ ਮੋਹਾਲੀ ਹੈ ਉੱਥੇ ਮਤਲਬ ਬਿਨਾ card ਤੋਂ ਬੰਦਾ ਜਾ ਨਹੀਂ ਸਕਦਾ ਹੈਗਾ ਉੱਥੇ ਬਾਹਰ ਜਿਹੜੇ security ਰੱਖੀ ਵੀ ਉਹਨਾ ਨੇ ਉਹ card ਦੇਖਦੀ ਹੈ ਵੀ ਹਾਂ ਸਾਨੂੰ card ਦਿਖਾਓ ਜਿਹੜੇ ਮਤਲਬ ਅਹ ਵਿਆਹ ਦਾ

ਫੇਰ ਉਹ ਅੰਦਰ ਜਾਣ ਦਿੰਦੇ ਨੇ ਇੱਕ ਵਾਰੀ ਇੱਦਾਂ ਹੀ ਹੋਈਆਂ ਸੀਗਾ ਅਸੀਂ ਗਏ ਸੀਗੇ ਵਿਆਹ ਦੇ ਵਿੱਚ ਮਤਲਬ ਕਿ ਮੇਰੀ ਮੰਮੀ ਦੀ ਗਹਾਂ ਜਿਹੜੇ ਉੱਪਰ officer ਹੈ

ਉਹਨਾ ਦੀ ਕੁੜੀ ਦਾ ਵਿਆਹ ਸੀਗਾ ਉੱਥੇ ਅਰ ਉਹ ਕਹਿੰਦੇ ਸਾਨੂੰ card ਦਿਖਾਓ ਮੰਮੀ card ਘਰੇ ਭੁੱਲ ਗਏ